ਨੇ ਜੋ ਕਿ ਹੜੇ ਪੜੇ ਹਨ ਇਹ ਖੇਤਾਂ 'ਚ ਵਾਈ ਕੀਤੀ ਗਈ ਹੈ ਤੇ ਸਾਹਮਣੇ ਘਰ ਵੀ ਲੱਭ ਰਹੇ ਹਨ।

ਤੇ ਇੱਥੇ ਕਾਫੀ ਜਿਆਦਾ ਵਧੀਆ ਮਾਹੌਲ ਬਣਿਆ ਹੈ ਪਿੱਛੇ ਸਟੇਜ ਬਣੀ ਹੈ ਨਿੱਕੀ ਜੀ।

ਇਹ ਦੁਕਾਨਾਂ ਦੀ ਫੋਟੋ ਹੈ ਜਿਹੜੀਆਂ ਕਿ ਲਾਲ ਰੰਗ ਦੀਆਂ ਹਨ ਤੇ ਉਹਦੇ ਪਿੱਛੇ ਕਾਫੀ ਦਰਖਤ ਲੱਗ ਰਹੇ ਹਨ।

ਇਹ ਕੁਝ ਖੇਤਾਂ ਦੀ ਫੋਟੋ ਹੈ ਜਿੱਥੇ ਕਿ ਕਾਫੀ ਹੜਾਂ ਪੜਾ ਝੋਨਾ ਉੱਗਿਆ ਹੈ।

ਤੇ ਦੋ ਬੱਸਾਂ ਖਲੋਤੀਆਂ ਹਨ ਜੋ ਕਿ ਚਿੱਟੇ ਰੰਗ ਦੀਆਂ ਹਨ ਤੇ ਇਥੇ ਕਾਫੀ ਜਿਆਦਾ ਦੁਕਾਨਾਂ ਵੀ ਹਨ।

ਤੇ ਪਿੱਛੇ ਟੈਂਟ ਲੱਗੇ ਹਨ ਤੇ ਕਈਯਾਂ ਨੇਂ ਪੌਧੇ ਫੜੇ ਹਨ ਹੱਥਾਂ ਵਿੱਚ।

ਇਸ ਫੋਟੋ ਦੇ ਵਿੱਚ ਇੱਕ ਬਹੁਤ ਵੱਡੀ ਬਿਲਡਿੰਗ ਹੈ ਜੇਹੜੀ ਕੀ ਕਰੀਮ ਕਲਰ ਦੀ ਹੈ ਜਿਹਦੇ ਬਾਹਰ ਇੱਕ ਬੰਦਾ ਬੈਠਾ ਹੈ।

ਜਿਨਾਂ ਹੈ ਤੇ ਇੱਥੇ ਬਹੁਤ ਸਾਰੇ ਡੰਬਲ ਵੀ ਪਏ ਹਨ ਜੋ ਕਿ ਵੱਖੋ ਵੱਖ ਭਾੜ ਦੇ ਹਨ।

ਲਾਈਟਾਂ ਹਨ ਜੋ ਕਿ ਥੱਲੇ ਵੀ ਪਈਆਂ ਹਨ ਤੇ ਇੱਕ ਬੰਦਾ ਜਾ ਰਿਹਾ ਹੈ ਜਿੰਨੇ ਸਕਾਈ ਬਲੂ ਟੀ-ਸ਼ਰਟ ਐਂਡ ਬਲੈਕ ਪੈਂਟ ਪਾਈ ਐ।

ਇਥੇ ਕਾਫੀ ਜਿਆਦਾ ਐਣੀਮਲ ਹਨ ਇਹਨਾਂ ਦੇ ਲਾਗੇ ਹੜੇ ਰੰਗ ਦੇ ਬੂਟੇ ਵੀ ਹਨ।

ਇਸਦੇ ਬਾਹਰ ਇੱਕ ਪੋਸਟਰ ਲੱਗਾ ਹੈ ਤੇ ਇਸਦਾ ਨੰਬਰ ਵੀ ਦਿੱਤਾ ਗਿਆ ਹੈ ਇੱਥੇ ਇੱਕ ਸਪਲੈਂਡਰ ਬਾਇਕ ਖੜੀ ਹੈ ਸਿਲਵਰ ਕਲਰ ਦੀ ਇੱਕ ਹੋਰ ਬਾਇਕ ਖਰੀ ਹੈ।

ਔਰ ਇਹਦੇ ਵਿੱਚ ਇੱਕ ਪਿੱਲਰ ਹੈ ਜਿਹੜਾ ਕਿ ਬਰਾਊਨ ਜਿਹੇ ਕਲਰ ਦਾ ਹੈ ਲਾਈਟ ਬਰਾਊਨ ਜਿਹਾ ਤੇ ਇਹਦੇ ਥੱਲੇ ਪੱਥਰ ਲੱਗੇ ਹਨ ਟਾਈਲਾਂ --

ਕੰਧਾਂ ਤੇ ਵੀ ਟਾਈਲਾਂ ਲੱਗੀਆਂ ਹਨ ਛੱਤ ਵੀ ਚਿੱਟੇ ਰੰਗ ਦੀ ਪੇਂਟ ਦੀ ਹੈ ਇਹ ਕਾਫੀ ਡੈਕੋਰੇਟ ਕਿੱਤਾ ਗਿਆ ਹੈ।

ਜਿੱਥੇ ਕਾਫੀ ਮੋਟਰਸਾਈਕਲ ਖਲੋਤੇ ਹਨ ਕਾਫੀ ਬੰਦੇ ਖਲੋਤੇ ਹਨ ਇਹ ਬਿਲਡਿੰਗ ਰੈਡ ਜਿਹਾ ਕਲਰ ਦੀ ਹੈ।

ਤੇ ਇੱਥੇ ਲੈਫਟ ਸਾਈਡ ਤੇ ਵਾਵਾ ਕੁਰਸੀਆਂ ਡੱਠੀਆਂ ਹਨ ਤੇ ਇੱਕ ਮੇਜ ਵੀ ਡੱਠਾ ਹੈ।

ਮੀਟਿੰਗ ਹੋ ੜਹੀ ਹੈ ਜਿੱਥੇ ਕੀ ਕਾਫੀ ਬੰਦੇ ਤੇ ਇੱਕ ਬੁੱਢੀ ਬੈਠੀ ਹੈ।

ਜਿੱਥੇ ਇੱਥੇ ਕਿ ਇੱਕ ਚਿੱਟੇ ਰੰਗ ਦਾ ਮੇਜ ਵੀ ਪਿਆ ਹੈ ਤੇ ਇੱਕ ਕੁਰਸੀ ਪਈ ਹੈ ਲਾਲ ਰੰਗ ਦੀ।